ਕਿ ਖੇਤੀਬਾੜੀ ਤਾਂ ਕਰਨੀ ਹੀ ਪੈਂਦੀ ਹੈ ਕਿਉਂਕਿ ਖੇਤੀਬਾੜੀ ਜੇਕਰ ਕਿਸਾਨ ਨਹੀਂ ਕਰਦਾ ਤਾਂ ਸਾਨੂੰ ਖਾਣ ਲਈ ਅਨਾਜ ਕਿੱਥੋਂ ਮਿਲੇਗਾ ਅਤੇ ਅਸੀਂ ਆਪਣਾ ਢਿੱਡ ਕਿਵੇਂ ਭਰ ਸਕਦੇ ਹਾਂ।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

ਆਹ ਜਿਦਾਂ ਤੁਸੀ ਕਹਿ ਰਹੇ ਹੋ ਕੀ ਉਹਨਾਂ ਦੀ ਅਨੌਖੀ ਪ੍ਰੇਮ ਕਹਾਣੀ ਹਨਾਂ ਦੁਨੀਆਂ ਦੇ ਦੁਨੀਆਂ ਭਰ ਵਿੱਚ ਜਿਹੜੀਆਂ ਪਿਆਰ ਦੀਆਂ ਬੜੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਵਾ ਉਹ ਤਾਂ ਹੈਗੀਆਂ ਵਾ ਹੋਣਗੀਆਂ ਵੀ ਕਿਤੇ ਵੀ ਪਿਆਰ ਵਿੱਚ ਮਿਲਣ ਤੇ,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

ਹਾਂਜੀ ਹਾਂਜੀ

ਬੰਨਹੀਣ ਥਾਵਾਂ ਵੇਖੀਆਂ ਜਾ ਸਕਦੀਆਂ। ਜਿਥੇ ਇੰਝ ਲੱਗਦਾ ਦੈਂਤਾ ਜਿੱਦੇ ਜਿੱਦੇ ਝੋਟੇ ਲਿੱਟੇ ਪਏ ਹੋਣ। ਪਹਾੜੀ ਲੋਕਾਂ ਦਾ ਕਹਿਣਾਂ ਕਿ ਖੰਜਰ ਲਈ ਸਭ ਤੋ ਜਿਆਜਾ ਭਰੋਸੇ ਦੀ ਥਾਂ ਮਿਆਨ ਹੈਂ। ਅੱਗ ਲਈ ਚੁੱਲਾ ਤਾਂ ਮਰਦ ਲਈ ਘਰ। ਪਰ ਜੇ ਅੱਗ ਚੁਲਿਉ ਬਾਹਰ ਨਿਕਲ ਕੇ ਪਹਾੜਾਂ ਦੀਆਂ ਝੋਟੀਆਂ ਤੇ ਭੜਕਣ ਲੱਗ ਪੈਦੀ ਹੈ। ਪਰ ਮਿਆਨ ਚ ਚੈਨ ਨਾਲ ਪਿਆਂ ਖੰਜਰ ਖੰਜਰ ਨਹੀ ਤੇ ਘਰ ਦੇ ਚੁੱਲੇ ਕੋਲ ਬੈਠਾਂ ਰਹਿਣ ਵਾਲਾ ਮਰਦ ਮਰਦ ਨਹੀ। ਦਾਗੀਸਥਾਨ ਦੇ ਗਡਰਿਆਂ ਦੇ ਕੰਮ ਬੜੀ ਕਰੜਾਈ ਨਾਲ ਵੰਡੇ ਹੋਏ ਹੁੰਦੇ ਹਨ। ਕੁਝ ਗਡਰੀਏ ਦਿਨੇ ਭੇਡਾਂ ਚਾਰਦੇ ਆਂ ਤੇ ਬਾਕੀ ਰਾਤ ਵੇਲੇ ਉਹਨਾ ਦੇ ਕੰਮ ਸਾਂਭ ਲੈਦੇ ਹਨ। ਭੇਡਾਂ ਦੇ ਇੱਜੜਾਂ ਦੀ ਬਘਿਆੜਾਂ ਤੋਂ ਰਾਖੀ ਕਰਦੇ ਹਨ। ਪਰ ਉਹਨਾਂ ਵਿਚ ਇਕ ਇਹੋ ਜਿਹਾ ਬੰਦਾ ਵੀ ਹੁੰਦਾ ਹੈ। ਜਿਹਨੂੰ ਨਾ ਤਾਂ ਭੇਡਾਂ ਦੀ ਤੇ ਨਾ ਹੀ ਉਹਨਾਂ ਨੂੰ ਬਘਿਆੜਾਂ ਤੋ ਬਚਾਉਣ ਦੀ ਚਿੰਤਾ ਹੁੰਦੀ ਆ। ਉਹਦਾ ਕੰਮ ਅੱਗ ਦੀ ਰਾਖੀ ਕਰਨਾ। ਉਹਨੂੰ ਬਾਲੀ ਰੱਖਣਾ ਓਹਨੂੰ ਬੁੱਝਣ ਨਾ ਦੇਣਾ ਹੁੰਦਾ ਹੈ। ਉਹਨੂੰ ਅੱਗ ਦਾ ਰਾਖਾ ਅੱਗ ਬਾਲੀ ਰੱਖਣ ਵਾਲਾ ਕਿਹਾ ਜਾਦਾ ਹੈ। ਇੰਝ ਕਹਿਣਾ ਠੀਕ ਨਹੀ ਹੋਏਗਾ ਕਿ ਕਿਸੀ ਇਕੋ ਆਦਮੀ ਨੂੰ ਖਾਸ ਕਰਕੇ ਇਹੀਉ ਕੰਮ ਸੌਪ ਦਿੱਤਾ ਜਾਦਾ ਹੈ ਕਿ ਇਹ ਆਦਮੀ ਸਿਰਫ ਅੱਗ ਦੀ ਰਾਖੀ ਕਰੇਗਾ। ਸਗੋਂ ਰਾਤ ਤੋ ਹੀ ਪਹਿਲਾਂ ਹੀ ਗੱਡਰੀਏ ਵਾਕਿਏ ਹੀ ਕੋਈ ਇਹੋ ਜਿਹਾ ਬੰਦਾ ਚੁਣਦੇ ਨੇ ਤੇ ਉਹਨੂੰ ਅੱਗ ਦੀ ਚਿੰਤਾ ਕਰਨ ਦਾ ਕੰਮ ਸੌਂਪ ਦਿੰਦੇ ਨੇ। ਇਹ ਬਹੁਤ ਜਰੂਰੀ ਤੇ ਮੁਸ਼ਕਿਲ ਕੰਮ ਹੈ। ਖਾਣਾ ਪਕਾਉਣਾ, ਨਿੱਘ ਲੈਣਾ, ਗਿੱਲੇ ਕੱਪੜੇ ਸਕਾਉਣਾ, ਰੋਸ਼ਨੀ, ਚੰਗੀ ਗੱਲਬਾਤ ਤੇ ਬੰਦਿਆਂ ਦੀ ਗੰਭੀਰ ਗੱਲਬਾਤ ਦੇ ਸਮੇਂ ਤੇ ਅਤਿ ਅਧਿਕ ਅਧਿਕ ਜਰੂਰੀ ਗੱਲ ਤੰਬਾਕੂ ਦਾ ਧੂਆਂ ਪੀਦੇਂ ਰਹਿਣਾ ਸਭ ਕੁਝ ਅੱਗ ਉਤੇ ਨਿਰਭਰ ਕਰਦਾ ਹੈ। ਗੱਡਰਿਏ ਦੇ ਝੋਪੜਿਆਂ ਚ ਚੁੱਲੇ ਨਹੀ ਹੁੰਦੇ। ਅੱਗ ਬਾਹਰ ਬਲਦੀ ਰਹਿੰਦੀ ਹੈ। ਉਹਦੇ ਵਾਸਤੇ ਖਾਸ ਭੱਜ ਦੌੜ ਤੇ ਚਿੰਤਾ ਦੀ ਲੋੜ ਹੁੰਦੀ ਹੈ। ਤਲੀਆਂ, ਸਮੂਰੀ, ਤੋਪੀ, ਲਬਾਦੇਕੇ ਪੱਲੇ ਨਾਲ ਅੱਗ ਨੂੰ। ਬੁਰੇ ਮੌਸਮ ਬਾਰੇ ਤੇ ਬਰਫ ਦੇ ਤੂਫਾਨ ਤੋ ਬਚਾਉਣਾ ਪੈਦਾ ਏ। ਭਲਾ ਸੂਰਮਿਆਂ, ਕਵਿਆਂ, ਗੀਤਕਾਰਾਂ, ਕਥਾਕਾਰਾਂ, ਨਚਾਰਾ ਤੇ ਸੰਗੀਤਕਾਰਾ ਲੈਅਕਾਰਾਂ ਨੂੰ ਅੱਗ ਦੇ ਰਾਖੇ ਕਹਿਣਾ ਠੀਕ ਨਹੀ ਹੋਏਗਾ। ਸਾਡੇ ਇਥੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਦਿਲਾਂ ਵਿਚ ਕਵਿਤਾਂ, ਸਮਰਪਣ ਤੇ ਮਾਤ ਭੂਮੀ ਲਈ ਪਿਆਰ ਦੀ ਕਦੇ ਨਾ ਬੁੱਝਣ ਵਾਲੀ ਅੱਗ ਬਲਦੀ ਆ। ਜਿਹੜੇ ਉਹਨੂੰ ਸੰਭਾਲਦੇ ਨੇ ਤੇ ਦੂਸਰੇ ਲੋਕਾਂ ਤੱਕ ਪਹੁੰਚਦੇ ਨੇ। ਮੈਂ ਵੀ ਆਪਣੇ ਹਿਰਦੇ ਵਿਚ ਕਦੇ ਨਾ ਬੁੱਝਣ ਵਾਲੀ ਇਸ ਅੱਗ ਨੂੰ ਮਹਿਸੂਸ ਕਰਦਾ। ਮੈਂ ਵੀ ਇਹਨੂੰ ਆਪਣਾ ਫਰਜ਼ ਸਮਝਦਾ ਕਿ ਇਸ ਚਿੰਗਾਰੀ ਨੂੰ ਬੁੱਝਣ ਨਾ ਦਿਆਂ। ਇਹਨੂੰ ਹੋਰ ਤੇਜ਼ ਜਿਆਦਾ।

ਆਪਣੇ ਦਿਲ ਦੀ ਅੱਗ ਨੂੰ ਸਾਨੂੰ ਇਸ ਤਰਾ ਸੰਭਾਲਣਾ ਚਾਹੀਦਾ ਜਿਵੇ ਅਸੀ ਬਹਾਰ ਦੀ ਆਮ ਅੱਗ ਤੋ ਆਪਣੇ ਆਪ ਨੂੰ ਸੰਭਾਲਦੇ ਤੇ ਬਚਾਉਦੇ ਹਾਂ। ਕਿਸੀ ਜਸ਼ਨ ਦੇ ਮੌਕੇ ਪਿੰਡ ਕੌਣ ਟੋਹ ਮਗਰੋਂ ਸਦਾ ਹਾਸਾ ਠੱਠਾ ਹੁੰਦਾ ਹੈ। ਸੰਗੀਤ ਤੇ ਨਾਚ ਮਗਰੋ ਗੱਲਬਾਤ ਚਲਦੀ ਹੈ। ਜਸ਼ਨ ਦੇ ਸ਼ਬਦਾ ਚ ਅੱਗ ਦਾ ਗੁਣਗਾਨ ਕਰਨ ਤੋ ਬਾਦ ਲੋਕ ਇਹ ਸਣਾਉਦੇ ਆ ਕਿਵੇ ਸਾਡਾ ਦਾਗੀਸਥਾਨ ਹੇਵ ਮਾਨਵ ਦੀ ਖੋਜ ਕੀਤੀ ਗਈ ਸੀ। ਮੈਂ ਖੁਦ ਉਸ ਬਹੁਤ ਵੱਡੇ ਤਸ਼ਮਦੀਦ ਗੁਆਹ ਹਾਂ। ਜਿਹੜਾ ਹੇਵ ਮਾਨਵ ਦੀ ਖੋਜ ਕਰਨ ਲਈ ਸਾਡੇ ਇਥੇ ਕੁਝ ਵਿਗਿਆਨੀਆਂ ਦੇ ਆਉਣ ਸਮੇ ਪਹਾੜੀ ਸਮੇ ਦੇਖਿਆਂ ਸੀ। ਹਵਾਰ ਜਾਤੀ ਦੇ ਲੋਕਾਂ ਨੇ ਉਹਨਾਂ ਨੂੰ ਕਿਹਾ ਸੀ ਤੁਹੀ ਦਾਰਗੀਨਾ ਵੱਲ ਜਾਉਂਮ। ਸ਼ਾਇਦ ਜਿਹਨੂੰ ਤੁਸੀ ਲੱਭਦੇ ਪਏ ਉਹਨਾਂ ਵੱਲ ਰਹਿੰਦੇ।

ਇਹ ਵਿਗਿਆਨਕ ਸਾਰੇ ਦਾਰਿਗਸਥਾਨ ਚ ਭਟਕਦੇ ਰਹੇ। ਬੁਰੇ ਤਰਾ ਥੱਕ ਹਾਰ ਕੇ ਉਹ ਕੋਹਨੀ ਪਿਸ਼ਡ ਚ ਆਕੇ ਠਹਿਰੇ। ਜਿਥੇ ਸਾਡਾ ਮਹਾਬਲੀ ਉਸਮਾਨ ਅਬਦੁਲ ਰਹਿਮਾਨ ਰਹਿੰਦਾ ਹੈ। ਸੰਭਵ ਹੈ ਕਿ ਇਹਨਾ ਸਤਰਾਂ ਨੂੰ ਪੜ ਰਹੇ। ਕੁਝ ਲੋਕਾਂ ਨੇ ਉਸਮਾਨ ਨੂੰ ਖਜ਼ਾਨਿਆਂ ਦਾ ਟਾਪੂ ਫਿਲਮ ਚ ਦੇਖਿਆਂ ਹੋਵੇ। ਉਹ ਫਿਲਮ ਚ ਤਿੰਨ ਆਦਮੀਆਂ ਨੂੰ ਇਕੱਠੇ ਫੜ ਕੇ ਜ਼ਹਾਜ ਦੇ ਟੈਂਕ ਤੇ ਸਮੁੰਦਰ ਚ ਸੁੱਟ ਦਿੰਦਾ ਹੈ। ਹੋਇਆ ਇਹਦਾ ਇਹਨਾਂ ਵਿਗਿਆਨਿਕ ਕਾਰਕੁਨਾਂ ਦੀ ਕਾਰ। ਪਿੰਡ ਦੇ ਨਜ਼ਦੀਕ ਇਕ ਛੋਟੀ ਜਿਹੀ ਨਦੀ ਚ ਫਸ ਗਈ। ਵਿਗਿਆਨੀਆਂ ਨੂੰ ਅਗਾਹ ਪਿਛਾਹ ਢਕਦੇ ਰਹੀ ਪਰ ਕਾਲ ਨੂੰ ਨਦੀ ਤੋ ਕੱਡ ਨਹੀ ਸਗੀ। ੳਸ ਲੇਲੇ ਉਸਮਾਨ ਆਪਣੀ ਛੱਤ ਉਤੇ ਬੈਠਾ ਸੀ। ਉਹਨੇ ਵੇਖਿਆਂ ਕਿਵੇ ਉਹ ਲਚਾਰ ਲੋਕ। ਪਰੇਸ਼ਾਨ ਹੁਸ਼ਦੇ ਹੋਏ ਕਾਰ ਦੇ ਆਸੇ ਪਾਸੇ ਕੁਝ ਕਰ ਰਹੇ ਆ। ਉਹ ਹੇਠਾਂ ੳਤਰਿਆਂ ਮਹਾਂਬਲੀ ਵਾਲੀ ਹੌਲੀ ਹੌਲੀ ਚਾਲ ਨਾਲ ਉਹਨਾਂ ਕੋਵ ਗਿਆਂ। ਉਹਨੇ ਮਿੱਟੀ ਦੇ ਚਿਕਨਾਟ ਵਾਲੇ ਪਿਆਲੇ ਵਿਚੋ ਨਿਕਲਣ ਵਿਚ। ਅਫਮਰਦ ਬਿੰਦੇ ਵਾਂਗ ਫਸੀ ਕਾਰ ਉਤਾਹ ਚੁੱਕੀ ਤੇ ਖੰਡੇ ਉਤੇ ਲਿਆਂ ਛੱਡੀ। ਵਿਗਿਆਨੀ ਆਪਸ ਵਿਚ ਖੁਸਰ ਫੁਙਰ ਜਿਹੀ ਕਾਨਾ ਫੁਸੀ ਕਰਨ ਲੱਗੇ ਕਿ ਕਿਤੇ ਹੇਮ ਮਾਨਵ ਨੀ ਤਾ ਉਹਨਾ ਦੀ ਮਦਦ ਵਾਸਤੇ ਆਗਿਆਂ। ਪਰ ਉਸਮਾਨ ਉਹਨਾਂ ਦੀ ਗੱਲਬਾਤ ਸਮਝ ਗਿਆਂ ਤੇ ਬੋਲਿਆ ਫਜ਼ੂਲ ਹੀ ਤੁਸੀ ਉਹਨੂੰ ਇਥੇ ਲਭਦੇ ਫਿਰਦੇ ਹੋ। ਅਹੀ ਪਹਾੜੀ ਲੋਕ ਬਰਫ ਦੇ ਨਹੀ ਸਗੋ ਅੱਗ ਦੇ ਬਣੇ ਹੋਏ ਆ। ਜੇ ਮੇਰੇ ਅੰਦਰ ਅੱਗ ਨਾ ਹੁੰਦੀ ਤਾਂ ਤੁਹਾਡੀ ਕਾਰ ਨੂੰ ਮੈ ਚਿੱਕਰ ਚੋ ਬਾਹਰ ਕਿਵੇ ਲਿਉਣਾ। ਇਸ ਤੋ ਬਾਦ ਉਹਨੇ ਬੜੀ ਤਸੱਲੀ ਵਾਲ ਸਿਗਰਟ ਬਲੇਟੀ ਆਰਾਮ ਨਾਲ ਜਗਮਗ ਕੱਡਿਆਂ। ਉਸ ਨਾਲ ਚਿੰਗਿਆੜੀ ਪੈਦਾ ਕਰਕੇ ਸਿਗਰਟ ਬਾਲੀ। ਧੂੰਏ ਦਾ ਬੱਦਲ ਕੱਡਿਆਂ ਫਿਰ ਧੂੰਏ ਦੇ ਨਾਲ ਹੀ ਉਸਮਾਨ ਦੀ ਚੌੜੀ ਛਾਤੀ ਵਿਚੋ ਬੱਦਲ ਦੀ ਗਰਜਦਿਆਂ ਹੀ ਠਹਾਕਾ ਗੂੰਜ ਉਠਿੱਆਂ। ਪਹਾੜਾ ਚ ਚੱਟਾਨ ਦੇ ਟੁਕੜੇ ਡਿਗਣ ਦੀ ਇਹੋ ਜਿਹੀ ਅਵਾਜ਼ ਹੁੰਦੀ ਹੈ ਪੱਥਰਾਂ ਨੂੰ ਰੇੜਦਾ ਹੋਇਆਂ ਪਾਣੀ ਇਹੋ ਛੋੜ ਪੈਦਾ ਕਰਦਾ ਹੈ। ਪਹਾੜਾਂ ਨੂੰ ਝੰਜੋੜਦਾ ਹੋਈਆਂ ਭੁਚਾਲ ਇਹੋ ਜਿਹੀ ਗਰਜ਼ ਪੈਦਾ ਕਰਦਾ ਹੈ। ਇਹ ਕਿਸੇ ਨੂੰ ਸੁਨ ਕੇ ਆਬੂ ਤਾਲੁ ਦੇ ਨਾਲ ਇਹੋ ਜਿਹੇ ਫਜ਼ੂਲ ਦੇ ਕੰਮਾਂ ਚ ਉਲਜਣ ਵਾਲੇ ਲੋਕਾਂ ਦੀਆਂ ਕਾਰਾਂ ਚਿੱਕੜ ਚ ਫਸਨੋ ਨਹੀ ਰਹਿ ਸਕਦੀਆਂ। ਮੈ ਰੋਸ਼ਨੀਆਂ ਦੇ ਤਿਉਹਾਰ ਦਿਵਾਲੀ ਦੇ ਮੌਕੇ ਭਾਰਤ ਗਿਆ ਸੀ ਕਿੰਨੀ ਚੰਗੀ ਗੱਲ ਹੈ ਕਿ ਲੋਕਾਂ ਦੇ ਇਹੋ ਪੁਰਬ ਤਿਉਹਾਰ ਵੀ ਹਨ। ਮੈਨੂੰ ਉਥੇ ਬਲਦਾ ਹੋਇਆਂ ਦੀਵਾਂ ਭੇਟ ਕੀਤਾ ਗਿਆਂ ਤੇ ਮੈਨੂਸ਼ ਆਪਣੇ ਪਹਾੜੀ ਖੇਤਰ ਲਈ ਦੂਰ ਦਰਾਡੇ ਦੇ ਦੇਸ਼ ਦੇ ਸਲਾਮ ਵੱਜੋ ਆਪਣੇ ਨਾਲ ਲੈ ਆਇਆਂ। ਰੂਸੀ ਤੇ ਸਾਡਿਆਂ ਕਈ ਹੋਰ ਬੋਲਿਆਂ ਚ ਅਕਸਰ ਅਸੀ ਕਹਿੰਦੇ ਆ। ਜਗਦਾ ਹੋਇਆਂ ਸਲਾਮ। ਉਹਨਾਂ ਨੂੰ ਜਗਦਾ ਹੋਈਆਂ ਸਲਾਮ ਕਰੋ। ਸ਼ਾਇਦ ਕਦੇ ਇਹੋ ਜਿਹਾ ਵੀ ਵਕਤ ਹੋਵੇਗਾ ਜਦੋ ਸਲਾਮ ਲਈ ਸ਼ਬਦ ਦੀ ਬਜਾਏ ਅੱਗ, ਜਵਾਲਾ ਜਾਂ ਮਸ਼ਾਲ ਭੇਜੀ ਜਾਦੀ ਹੋਏਗੀ। ਸ਼ਾਤੀ ਭਰੀ ਜਵਾਲਾ। ਭਸਮ ਕਰਨ ਵਾਲੀ ਅੱਗ ਤੇ ਲੜਾਈ ਦੀ ਜਵਾਲਾ ਨਹੀ। ਨਿੱਗ ਤੇ ਰੋਸ਼ਨੀ ਦੀ ਅੱਗ। ਸਾਡੇ ਵੱਲ ਇੱਧਰ ਇਕ ਪਰੰਪਰਾ ਹੈ। ਸਿਆਲ ਦੇ ਪਹਿਲੇ ਦਿਨ। ਕਦੇ-ਕਦੇ ਬਸੰਤ ਦੇ ਪਹਿਲੇ ਦਿਨ ਦੀ ਸ਼ਾਮ ਨੂੰ ਵੀ। ਪਹਾੜੀ ਪਿੰਡਾਂ ਵਿਚ ਚੱਟਾਨਾਂ ਉਤੇ ਸਲਾਮ ਵੱਜੋ ਭਾਬੜ ਵਾਲੇ ਜਾਂਦੇ ਹਨ। ਹਰ ਇਕ ਪਿੰਡ ਭਾਬੜ ਬਲਦਾ ਹੈ। ਇਹ ਭਾਬੜ ਦੂਰ ਦੂਰ ਤੱਕ ਦਿਸਦੇ ਹਨ। ਖੱਡਾ ਖਾਈਆਂ ਤੇ ਚੱਟਾਨਾ ਵਿੱਚੋ ਦੀ ਪਿੰਡ ਇਕ ਦੂਜੇ ਨੂੰ ਸਿਆਲ ਜਾਂ ਬਸੰਤ ਦੇ ਆਗਮਨ ਦੀ ਵਧਾਈ ਦਿੰਦੇ। ਅਗਨ ਰੂਪੀ ਸਲਾਮ। ਅਗਨ ਰੂਪੀ ਸ਼ੁੱਭ ਕਾਮਨਾ ਭੇਜਦੇ ਆ। ਖੁੱਦ ਮੈ ਵੀ ਆਪਣੇ ਤਸਾਨਾ ਪਿੰਡ ਦੇ ਉੱਪਰ ਖੜੀ ਖਾਮੀ ਰੱਖੋ ਚਟਾਨ ਦੇ ਉੱਤੇ ਅਨੇਕ ਇਹੋ ਜਿਹੇ ਭਾਬੜ ਬਾਲੇ। ਇਹ ਸੰਜੋਗ ਦੀ ਗੱਲ ਨਹੀ ਕਿ ਦਾਗਿਸਥਾਨ ਦੇ ਪਹਿਲੇ ਕਾਰਖਾਨੇ ਨੂੰ। ਦਾਗਿਸਥਾਨ ਦਾ ਚਿਰਾਗ ਨਾ ਦਿੱਤਾ ਗਿਆਂ। ਹੁਣ ਭਾਬੜ ਤੋ ਇਲਾਵਾ ਅਨੇਕਾਂ ਹੋਰ ਰੋਸ਼ਨੀ ਦੇ ਨਵੇ ਸਾਧਨ ਆ ਗਏ। ਬਿਜਲੀ ਦੇ ਖਸ਼ਬੇ ਉਤੇ ਪੰਛੀ ਉਸੇ ਤਰਾਂ ਹੀ ੲਹਿਜ ਢੰਗ ਨਾਲ ਬੈਦੇ ਨੇ ਜਿਵੇ ਰੁੱਖਾਂ ਉਤੇ। ਚਟਾਨਾ ਦੇ ਉਪਰ ਬਲਦੀਆਂ ਬਿਜਲੀ ਦੀਆਂ ਬੱਤੀਆਂ ਤੋ ਕਬੂਤਰ ਭੋਰਾ ਞੀ ਡਰਦੇ। ਇਕ ਵਾਰ ਕਾਨਸੀ ਸਾਗਰ ਨੂੰ ਬਲਦੇ ਹੋਏ ਦੇਖਿਆਂ ਪੂਰੇ ਇਕ ਮਹੀਨੇ ਤੱਕ ਲਾਈਨਾਂ ਬੁਜਾਹ ਸਕੀਆਂ। ਕੁਝ ਦੇਰ ਬਾਦ ਸ਼ਹਿਰ ਦੇ ਨੇੜੇ ਦੀ ਗੱਲ ਆ। ਆਖਰ ਜਦੋ ਅੱਗ ਬੁਜਣ ਲੱਗੀ ਤੇ ਹੌਲੀ ਹੌਲੀ ਬੁਜਗੀ ਤਾਂ ਉਹਨੇ ਡੁਬਦੇ ਹੋਏ ਜਹਾਜ਼ ਦੀ ਯਾਦ ਤਾਜ਼ਾ ਕਰ ਦਿੱਤੀ। ਸਮੁੰਦਰ ਦੀ ਅੱਗ ਬੁਜ ਸਕਦੀ ਹੈ ਪਰ ਦਾਗਿਸਥਾਨ ਦੇ ਦਿਲ ਚ ਭਬਕਦੀ ਹੋਈ ਅੱਗ ਕਦੇ ਨਹੀ ਭੁਜ ਸਕਦੀ। ਕੋ ਆਦਮੀ ਦੇ ਦਿਲ ਵਿਚ ਭਬਕਦੀ ਹੋਈ ਅੱਗ ਪਾਣੀ ਤੋ ਡਰਦੀ ਹੈ? ਉਹ ਤੇ ਪਾਣੀ ਨੂੰ ਡੂੰਡਦੀ ਹੈ। ਪਾਣੀ ਮੰਗਦੀ ਹੈ। ਅੰਦਰਲੀ ਅੱਗ ਨਾਲ ਸੁੱਕਣ ਫਟਣ ਡਗਣ ਤੇ ਸਰਨ ਵਾਲੇ ਫੁਲ ਕਿ ਇਹ ਨਹੀਂ ਵਰਵਰੋੰਦੇ ਪਾਣੀ ਪਾਣੀ? ਇਹਦਾ ਮਤਲਬ ਹੈ ਕਿ ਪਾਣੀ ਤੇ ਅੱਗ ਵਿਚਕਾਰ ਛੱਬੀ ਨਲ ਪਰਾਂਦੇ ਦੀ ਸਾਂਜ ਹੈ। ਤੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਚੁੱਲ੍ਹਾ ਘਰ ਦਾ ਦਿਲ ਤੇ ਚਸ਼ਮਾ ਪਿੰਡ ਦਾ ਤੇ ਲੇਹ। ਪਹਾੜਾਂ ਨੂੰ ਅੱਗ ਚਾਹੀਦੀ ਹੈ। ਕਾਟਿਆ ਨੂੰ ਪਾਣੀ ਦਾਗਿਸਤਾਨ ਇਥੇ ਤਾ ਪਹਾੜ ਵੀ ਹਨ ਤੇ ਕਾਟਿਆ ਵੀ। ਇਹਨਾਂ ਨੂੰ ਅੱਗ ਵੀ ਚਾਹੀਦੀ ਹੈ ਤੇ ਪਾਣੀ ਵੀ ਜੇ ਕੋਈ ਆਦਮੀ ਸਫਰ ਤੇ ਨਿਕਲਣ ਵੇਲੇ ਜਾ ਮੁੜਨ ਵੇਲੇ ਪਿੰਡ ਦੇ ਕਿਨਾਰੇ ਤੇ ਚਾਕ ਲੈਂਦਾ ਤਾ ਇਹਦਾ ਅਰਥ ਹੈ ਹਨ ਨੂੰ ਅੱਗ ਵੀ ਚਾਹੀਦੀ ਹੈ ਪਾਣੀ ਵੀ।

ਸੁਕਰ ਸਡੋਲ ਤੇ ਜੋਸ਼ੀਲੇ ਗੱਬਰੂ ਜਿਹਾ ਨੀ ਮੇਰਾ ਦਾਗਿਸਤਾਨ ਸਾਗਰ ਤੇ ਚੁਕਿਆ ਹੋਇਆ ਜਿਵੇ ਪਹਾੜੀ ਆਦਮੀ ਚਸ਼ਮਿਆਂ ਉੱਤੇ। ਮੁੱਛਾ ਨੂੰ ਤਾਹ ਦਿੰਦਾ। ਪਹਾੜੀ ਲੋਕ ਇਕ ਜਿਹੜਾ ਬੰਦਾ ਚਸ਼ਮੇ ਨੂੰ ਗੰਦਾ ਕਰਦਾ ਹੈ ਓਹਦਾ ਘੋੜਾ ਮਰਜੇ ਇਕ ਹੋਰ ਸ਼ਰਾਪ ਦਿੰਦਾ ਹੈ। ਤੇਰੇ ਘਰ ਦੇ ਨੇੜੇ ਤੇਰੀਓ ਸਾਰੇ ਚਸ਼ਮੇ ਸੁੱਕ ਜਾਣ। ਗੁੱਸਾ ਕਰਦੇ ਹੋਏ ਪਹਾੜੀ ਕਹਿੰਦੇ ਪਹਾੜੀਏ ਕਹਿੰਦੇ ਹਨ ਕਿ ਸ਼ਇਦ ਇਸ ਪਿੰਡ ਦੇ ਵਾਸੀ ਚੰਗੇ ਨਹੀਂ ਇਥੇ ਚਸ਼ਮਾ ਕਬਰਿਸਤਾਨ ਚੰਗੀ ਹਾਲਤ ਵਿਚ ਨਹੀਂ ਸਾਫ਼ ਸੁਥਰੇ ਨਹੀਂ। ਸਾਡੇ ਇਥੇ ਸ਼ਹੀਦ ਹੋਏ ਲੋਕ ਚਸ਼ਮੇ ਦੇ ਖੂਹ ਪੁੱਟੇ ਗਏ ਹਨ। ਓਹਨਾ ਦੇ ਨਾਮ ਵੀ ਰੱਖੇ ਗਏ ਹਨ ਅਲੀ ਦਾ ਚਸ਼ਮਾ, ਓਮਾਨ ਦਾ ਚਸ਼ਮਾ, ਹਾੜਦਿਮੁਰਾਦ ਦਾ ਚਸ਼ਮਾ, ਮਹਿਮੂਦ ਦਾ ਚਸ਼ਮਾ। ਮੁਟਿਆਰਾਂ ਜਦੋ ਮੋਢੇ ਕੜੇ ਰੱਖ ਕੇ ਚਸ਼ਮਿਆਂ ਵਾਲਕ ਜਾਂਦੀਆਂ ਨੇ ਤਾ ਗਬਰੂ ਵੀ ਓਹਨਾ ਨੂੰ ਵੇਖਣ ਤੇ ਲਾੜੀ ਚੁਨਣ ਦੀ ਖਾਤਰ ਇਥੇ ਆਉਂਦੇ ਨੇ ਪਤਾ ਨੀ ਕਿੰਨੀਆਂ ਪ੍ਰੇਮ ਪਾਵਣ ਜਾਗਿਆ ਨੇ ਇਹਨਾਂ ਚਸ਼ਮਿਆਂ ਕੋਲ। ਪਤਾ ਨੀ ਪਵਿੱਖ ਦੇ ਕਿੰਨੇ ਪਰਿਵਾਰ ਦੇ ਵਿਆਹ ਤੇ ਰਿਸ਼ਤਿਆਂ ਦੀਆਗੰਡਾ ਇਥੇ ਬੱਜਿਆਂ ਨੇ ਤੈਨੂੰ ਨਹੀਂ ਪਤਾ ਕਿ ਇਹ ਗੀਤ ਕੀੜੇ ਲਯੀ ਰਚਿਆ ਹੈ ਆਹ ਖੁਦ ਚਸ਼ਮੇ ਤੇ ਆਕੇ ਵੇਖ ਕੌਣ ਗੀਤ ਵਿਚ ਛੁਪਿਆ ਹੈ।